ਇਸ ਬਿਲਡਿੰਗ ਤੇਵੇ ਇਹ ਬਿਲਡਿੰਗ ਬਹੁਤ ਸੋਹਣੀ ਬਣੀ ਹੈ ਇਹ ਬਿਲਡਿੰਗ ਦਾ ਰੰਗ ਲਾਲ ਹੈ ਅਤੇ ਛੋਟੇ ਛੋਟੇ ਪੌਦੇ ਲੱਗੇ ਹੋਏ ਹਨ ਤੇ ਵੱਡੇ ਪੌਦੇ ਹਨ।

ਅਤੇ ਇਹ ਡੋਗਸ ਦੇ ਖਾਣ ਲਈ ਫੂਡ ਬਹੁਤ ਬੈਸਟ ਹੁੰਦਾ ਵਾ ਤੇ ਇੱਸ ਨੂੰ ਨਾ ਲਿਆ ਕੇ ਦੇਣਾ ਚਾਹੀਦਾ ਵਾ।

ਜਿਮ ਵਿੱਚ ਸਾਡੇ ਸਰੀਰ ਨੂੰ ਵਰਕ ਆਊਟ ਮਿਲਦਾ ਹੈ ਇਹ ਦੇ ਵਿੱਚ ਕਾਫੀ ਸਾਰੀਆਂ ਮਸ਼ੀਨਾਂ ਦਿਖਾਈਆਂ ਜਾ ਰਹੀਆਂ ਨੇ ਅਤੇ ਉੱਪਰ ਲਾਈਟਾਂ ਦਿਖਾਈਆਂ ਜਾ ਰਹੀਆਂ ਨੇ।

ਅਤੇ ਏਹਦੇ ਊਪਰ ਇੱਕ ਬੋਰਡ ਵੀ ਨਜ਼ਰ ਆ ਰਿਹਾ ਹੈ ਜੋਕਿ ਬੋਹੁਤ ਕਲਰਫੁਲ ਤਰੀਕੇ ਨਾਲ ਲਿਖਿਆ ਹੋਏਆ ਵਾ।

ਅਤੇ ਡਾਕਟਰ ਵੀ ਸਾਨੂੰ ਸਲਾਹ ਦਿੰਦੇ ਆ ਕਿ ਸਾਨੂੰ ਆਪਣੇ ਆਪਣੇ ਘਰਾਂ ਵਿੱਚ ਝਾੜੂ ਲਗਾਨੇ ਚਾਹੀਦੇ ਆ।

ਇਹ ਗਰੇ ਕਲਰ ਦਾ ਥੱਲੇ ਫਰਸ਼ ਨਜ਼ਰ ਆਣ ਡਿਆ ਵਾ ਤੇ ਇਥੇ ਇੱਕ ਬੋਰਡ ਵੀ ਨਜ਼ਰ ਆ ਰਿਹਾ ਵਾ ਜਿਹਦੇ ਉੱਤੇ ਲਿਖਿਆ ਹੋਇਆ ਵਾ ਗੋਲਡਨ ਕਲਰ ਨਾਲ ਪੀ ਜੀ ਆਈ ਪ੍ਰਾਈਮਰ --

ਇੱਥੇ ਇੱਕ ਡੱਬਾ ਨਜ਼ਰ ਆ ਰਿਹਾ ਵਾ ਜਿਹਦੇ ਉੱਪਰ ਲਿੱਖਿਆ ਹੋਇਆ ਵਾ ਕੇ ਡੀ_ਜੀ_ਡੀ_ਐੱਚ_ਏਲ ।

ਅਤੇ ਇਹਦੇ ਵਿੱਚ ਚਾਨਣੀਆਂ ਵੀ ਨਜ਼ਰ ਆ ਰਹੀਆਂ ਹਨ ਜੋ ਕਿ ਪਿੰਕ ਤੇ ਗੋਲਡਨ ਕਲਰ ਦੀਆਂ ਹਨ ਅਤੇ ਇਹਦੇ ਉੱਪਰ ਇੱਕ ਬੋਰਡ ਵੀ ਲੱਗਾ ਹੈ ਜਿਸ ਦੇ ਉੱਪਰ ਲਿਖਿਆ ਹੋਇਆ ਹੈ--

ਤੇ ਸਾਨੂੰ ਹਰ ਇੱਕ ਨੂੰ ਲਿਆ ਕੇ ਲਾਉਣੇ ਚਾਹੀਦੇ ਆ ਇਹ ਬਹੁਤ ਵਧੀਆ ਕੰਮ ਕਰ ਰਹੇ ਆ ਇਹ ਬੂਟੇ ਇੱਥੇ ਲਗਾ ਕੇ।

ਇਹ ਕਾਫੀ ਸਾਰੀ ਲਾਗੇ ਲਾਗੇ ਡੈਕੋਰੇਸ਼ਨ ਬਹੁਤ ਸੋਹਣੀ ਕੀਤੀ ਗਈ ਆ ਤੇ ਇਹ ਮੂਰਤੀ ਸਾਨੂੰ ਸਾਡੇ ਘਰਾਂ ਵਿੱਚ ਲਿਆਉਣੀ ਚਾਹੀਦੀ ਆ।

ਤੇ ਇਹਦੇ ਵਿੱਚ ਇਹ ਆਈਲੇਟਸ ਸੈਂਟਰ ਦੀ ਫੋਟੋ ਲੱਗ ਰਹੀ ਆ ਜਿਹ ਕੀ ਬੱਚੇ ਸਪੀਕਿੰਗ ਕਰਦੇ ਰੋਜ ਲਿਸਨਿੰਗ ਕਰਦੇ ਆ ਹੈਡਫੋਨਸ ਤੋਂ ਕਰਦੇ ਆ ਇਹ ਬਹੁਤ ਵਧੀਆ ਫੋਟੋ ਆ।

ਤੇ ਏਹਦੇ ਊਪਰ ਇੱਕ ਬਲੂ ਬੋਰਡ ਲੱਗਾ ਹੋਇਆ ਵਾ ਜਿਹਦੇ ਉੱਪਰ ਲਿਖੇਆ ਹੋਇਆ ਵਾ ਏਹਦੇ ਊਪਰ ਇੰਪਲੀਜੇ ਸ਼ਨ ਲਿੱਖਿਆ ਵਾ।

ਇਹਦੇ ਵਿੱਚ ਕਾਫੀ ਸਾਰੇ ਮੋਬਾਈਲ ਫੋਨ ਨਜ਼ਰ ਆ ਰਹੇ ਆ ਕਾਫੀ ਸਾਰੇ ਹੈਡਫੋਨਸ ਵੀ ਨਜ਼ਰ ਆ ਰਹੇ ਆ ਤੇ ਨੋਕੀਆ ਦੇ ਫੋਨ ਵੀ ਨਜ਼ਰ ਆ ਰਹੇ ਆ।

ਸਕੈਂਨ ਵੀ ਪਿਆ ਹੋਇਆ ਵਾਹ ਜਿਹਦੇ ਵਿੱਚ ਅੱਸੀ ਅਲਟਰਾਸਾਊਂਡ ਸਕੈਨ ਕਰ ਸਕਦੇ ਹਾਂ ਇਹਦੇ ਵਿੱਚ ਇੱਕ ਬਲੈਕ ਕਲਰ ਦੀ ਚੇਅਰ ਵੀ ਪਈ ਹੋਇਆ ਕਾਫੀ ਸਾਰਿਆਂ--

ਇੱਕ ਗੱਡੀ ਨਜ਼ਰ ਆ ਰਹੀ ਐ ਜਿਸ ਦਾ ਰੰਗ ਵਾਈਟ ਵਾ ਤੇ ਇਹ ਵੀ ਬਹੁਤ ਸੋਹਣਾ ਵਿਊ ਨਜ਼ਰ ਆਉਣ ਡਿਆ ਵਾ।

ਤੇ ਚੇਅਰਸ ਵੀ ਬਹੁਤ ਸੋਹਣੀਆਂ ਨਜ਼ਰ ਆ ਰਹੀਆਂ ਨੇਂ ਗੋਲਡਨ ਐਂਡ ਵਾਈਟ ਕਲਰ ਦੀਆਂ ਇਹ ਬਹੁਤ ਸੋਹਣਾ ਵਿਊ ਨਜ਼ਰ ਆਣਡਿਆ ਵਾ।